ਗੁਰੂ ਨਾਨਕ ਦੇਵ ਜੀ ਨੇ ਬਾਰਾਂਮਾਂਹ ਕਿਸ ਰਾਗ ਵਿੱਚ ਲਿਖਿਆ, ਬਹੁਤ ਸੌਖਾ ਸਵਾਲ ਹੈ ਮਾਝ, ਮਾਰੂ, ਬਸੰਤ ਜਾਂ ਫਿਰ ਤੁਖਾਰੀ, ਉੱਤਰ ਦੇ ਦਿਓ ਜੀ ਸਾਰੇ। ਉੱਤਰ ਦੇ ਦਿਓ ਜੀ ਸਾਰੇ ਤੁਖਾਰੀ ਰਾਗ ਵਿੱਚ ਬਿਲਕੁਲ ਸਾਬਾਸ਼ great ਗੁਰੂ ਨਾਨਕ ਦੇਵ ਜੀ ਨੇ ਬਾਰਾਂਮਾਂਹ ਤੁਖਾਰੀ ਰਾਗ ਵਿੱਚ ਲਿਖਿਆ ਹੈ, ਜੇ ਗੁਰੂ ਅਰਜਨ ਦੇਵ ਜੀ ਨੇ ਪੁੱਛਣ ਤਾਂ ਉਹ ਮਾਝ ਰਾਗ ਵਿੱਚ ਲਿਖਿਆ। ਗੁਰੂ ਨਾਨਕ ਦੇਵ ਜੀ ਦਾ ਰਾਗ ਤੁਖਾਰੀ ਤੇ ਗੁਰੂ ਅਮਰਦਾਸ ਜੀ ਦਾ, ਗੁਰੂ ਅਰਜਨ ਦੇਵ ਜੀ ਦਾ ਰਾਗ ਹੈ ਮਾਝ, ਹਾਂ ਮੈਂ ਦੱਸਿਓ ਤੁਹਾਨੂੰ ਸ~ ਅੱਜ ਦੀ ਇਹ class ਕਿੱਦਾਂ ਦੀ ਲੱਗ ਰਹੀ ਹੈ, ਇੱਕ ਵਾਰ ਦੱਸ ਦਿਓ। ਜੇ ਠੀਕ ਲੱਗ ਰਹੀ ਹੈ ਤੇ ਮੈਂ ਉਹ ਤੋਂ ਬਾਅਦ ਜੋ ਕਹਿਣਾ ਉਹ ਤੁਹਾਨੂੰ ਪਤਾ ਅੱਸੀ ਹੈ ਨੱਬੇ ਜਾਣੇ ਤੁਸੀਂ live ਹੋ ਚਾਲੀ ਤੁਹਾਡੇ like ਨੇ, ਜੇ ਤਾਂ ਤੁਹਾਨੂੰ ਪਸੰਦ ਆ ਰਹੀ ਹੈ ਤੇ ਜਿਹੜੀ ਤੁਸੀਂ ਇੱਥੇ ਬੈਠੇ ਹੋ ਨਾ ਜੇ ਤੁਹਾਨੂੰ ਲੱਗਦਾ ਵੀ paper 'ਚ ਇਹ ਕੁਛ ਸਾਨੂੰ ਆ ਸਕਦਾ ਹੈ ਔਰ ਸਾਡਾ ਭਲਾ ਹੋ ਸਕਦਾ ਹੈ ਤੇ ਜੇ ਤੁਹਾਨੂੰ ਲੱਗਦਾ ਹੈ ਵੀ ਇਹ ਠੀਕ ਹੈ, ਤੇ ਫਿਰ ਇਸਨੂੰ like ਕਰ ਦਿਓ, ਜੇ ਨਹੀਂ ਲੱਗਦਾ ਤੇ ਫਿਰ ਤੁਸੀਂ ਆਪਣਾ time ਕਿਉਂ ਖ਼ਰਾਬ ਕਰ ਰਹੇ ਹੋ, ਫਿਰ ਤੁਸੀਂ class ਛੱਡ ਕੇ ਜਾ ਸਕਦੇ ਹੋ। ਹਨਾ ਆਲਾਣੀਆ ਬਾਣੀ ਦਾ ਰਾਗ ਦੱਸ ਦਿਓ ਜੀ ਆਲਾਣੀਆ ਬਾਣੀ ਦਾ ਰਾਗ ਦੱਸ ਦਿਓ ਬੱਚੇ time ਬਹੁਤ ਕੀਮਤੀ ਹੈ ਤੁਹਾਡਾ ਵੀ ਮੇਰਾ ਵੀ time ਨਾ ਖ਼ਰਾਬ ਕਰਿਆ ਕਰੋ, ਬਿਲਾਵਲ, ਸੋਰਠ, ਧਨਾਸਰੀ ਜਾਂਂ ਵਡਹੰਸ? ਠੀਕ ਹੈ, ਛੱਡ ਦਿਓ ਕੀ ਲੋੜ ਹੈ ਐਵੇਂ ਤੁਸੀਂ ਆਪਣਾ data ਖ਼ਰਾਬ ਕਰਦੇ ਹੋ ਕੋਈ ਨੈਟਫਲਿਕਸ ਤੇ movie ਦੇਖੋ, ਕੋਈ ਐਮਾਜੋਨ ਅਹ ਅਹ ਪ੍ਰਾਈਮ ਤੇ ਦੇਖੋ ਕੋਈ ਵੈਬ ਸੀਰਜ ਠੀਕ ਹੈ। ਮੌਜਾਂ ਲਓ, ਸਵਾਲ number ਸਾਡਾ ਅੱਜ ਦਾ ਆਲਾਣੀਆ ਬਾਣੀ ਦਾ ਰਾਗ ਦੱਸ ਦਿਓ ਬਿਲਾਵਲ, ਸੋਰਠ, ਧਨਾਸਰੀ ਜਾਂ ਵਡਹੰਸ, ਇਹ ਗੁਰਮਤਿ ਕਾਵਿ ਅਸੀਂ ਕਰ ਰਹੇ ਹਾਂ ਗੁਰਮਤ ਕਾਵਿ ਦੇ ਸਵਾਲ ਉਹ ਜਿਹੜੇ paper 'ਚ ਸਿੱਧੇ ਆ ਸਕਦੇ ਤੁਹਾਡੇ ਉਹ ਮੈਂ ਤੁਹਾਡੇ ਨਾਲ share ਕਰ ਰਿਹਾਂ discuss ਕਰ ਰਿਹਾਂ ਹਾਂਜੀ। ਸਵਾਲ ਹੈ ਸਾਡਾ ਅੱਜ ਦਾ ਤੇਰਵਾਂ ਔਰ ਇਹਦਾ ਉੱਤਰ ਆਊਗਾ ਸੱਸਾ, ਵਡਹੰਸ ਰਾਗ, ਜਿੰਨਾਂ ਨੇ ਵੀ ਵਡਹੰਸ ਉੱਤਰ ਦਿੱਤਾ, ਉਹਨਾਂ ਦਾ ਠੀਕ ਹੈ, ਆਲਾਣੀਆ ਵੀ ਵਡਹੰਸ ਰਾਗ ਵਿੱਚ ਹੈ, ਘੋੜੀਆਂ ਵੀ ਵਡਹੰਸ ਰਾਗ ਵਿੱਚ ਹੈ ਸਵਾਲ ਹੈ ਜੀ ਅਹ ਮਲਕ ਮੁਰਦੀ ਤਥਾ ਚੰਦ੍ਰਹੜਾ ਸੋਹੀਆ ਦੀ ਧੁਨੀ ਜਿਹੜੀ ਹੈ, ਇਸਨੂੰ ਆਪਾਂ ਕਿਸ ਵਾਰ ਦੇ ਉੱਤੇ ਗਾਉਣਾ ਹੈ, ਗੁਰੂ ਸਾਹਿਬ ਦਾ ਆਦੇਸ਼ ਹੈ? ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਦੀ ਧੁਨੀ ਦਾ ਸੰਬੰਧ ਕਿਸ ਵਾਰ ਦੀ ਅਹ ਕਿਸ ਰਾਗ ਦੀ ਵਾਰ ਨਾਲ ਹੈ, ਉੱਤਰ ਦੇ ਦਿਓ ਜੀ, ਮਾਝ, ਆਸਾ, ਮਲਾਰ, ਇਹਨਾਂ ਚੋਂ ਕੋਈ ਨਹੀਂ ਚੌਦਾਂ number ਸਵਾਲ ਸਾਰੇ ਉੱਤਰ ਦਿਓ ਜੀ ਸਾਰੇ ਹੀ ਅਹ ਕਰੋ try

ਸਵਾਲ number ਅੱਜ ਦਾ ਸਾਡਾ ਪੰਦਰਵਾਂ ਕੁਚੱਜੀ ਅਤੇ ਸੁਚੱਜੀ ਬਾਣੀ ਦਾ ਕਰਤਾ ਦੱਸੋ।

ਅਗਲੇ ਸਵਾਲ ਤੇ ਚੱਲਦੇ ਹਾਂ ਜੀ ਸਵਾਲ number ਅੱਜ ਦਾ ਸਾਡਾ ਛੋਲਵਾਂ ਗੁਣਵੰਤੀ ਬਾਣੀ ਦਾ ਰਾਗ ਦੱਸ ਦਿਓ, ਗੁਣਵੰਤੀ ਬਾਣੀ ਦਾ ਰਾਗ ਦੱਸ ਦਿਓ ਕੁਚੱਜੀ ਸੁਚੱਜੀ ਹੋ ਗਿਆ, ਹੁਣ ਤੁਸੀਂ ਗੁਣਵੰਤੀ ਬਾਣੀ ਦੱਸ ਦਿਓ। ਹਾਂ ਬਿਲਕੁਲ ਜੀ ਸੂਹੀ ਰਾਗ ਵਿੱਚ ਇੱਕ ਇੱਕ ਸ਼ਬਦ ਹੈ, ਸਲੋਨੀ ਸ਼ਰਮਾ ਜੀ great ਬਹੁਤ ਵਧੀਆ ਅੱਗੇ ਆ ਜਾਓ ਜੀ। ਹਾਂ ਗੁਣਵੰਤੀ ਬਾਣੀ ਦਾ ਰਾਗ ਦੱਸਣਾ ਜੀ ਕਿਹੜਾ ਗੁਣਵੰਤੀ ਬਾਣੀ ਦਾ ਰਾਗ। ਗੁਣਵੰਤੀ ਬਾਣੀ ਦਾ ਰਾਗ ਸੂਹੀ ਹੈ ਬਿਲਕੁਲ ਜੀ ਤੁਹਾਡਾ ਉੱਤਰ ਸਾਰਿਆਂ ਦਾ ਠੀਕ ਹੈ, ਗੁਣਵੰਤੀ ਬਾਣੀ ਦਾ ਰਾਗ ਕਿਹੜਾ ਹੈ ਸੂਹੀ, ਬਿਲਕੁਲ ਉੱਤਰ ਸਹੀ ਹੈ ਜੀ ਸੂਹੀ ਰਾਗ ਊੜਾ option

ਸਵਾਲ number ਸਤਾਰਵਾਂ ਆਰਤੀ ਬਾਣੀ ਦਾ ਕਰਤਾ ਦੱਸ ਦਿਓ ਗੁਰੂ ਨਾਨਕ ਦੇਵ, ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੁਰੂ ਅਮਰਦਾਸ ਜੀ, ਇਹਨਾਂ ਦੇ ਵਿੱਚੋਂ ਦੱਸ ਦਿਓ ਜੀ ਕਿਸ ਗੁਰੂ ਸਾਹਿਬ ਨੇ ਅਲਾ~ ਆਰਤੀ ਨਾਮ ਦੀ ਬਾਣੀ ਉਚਾਰਨ ਕੀਤੀ ਹੈ, ਦੱਸ ਦਿਓ ਜੀ ਸਾਰੇ।

ਆਰਤੀ ਬਾਣੀ ਗੁਰੂ ਨਾਨਕ ਦੇਵ ਜੀ ਤੇ ਰਾਗ ਕਿਹੜਾ ਜੀ ਧਨਾਸਰੀ, ਕਿੱਥੇ ਉਚਾਰਨ ਕੀਤੀ ਸੀ ਗੁਰੂ ਸਾਹਿਬ ਨੇ, ਉੜੀਸਾ ਦੇ ਵਿੱਚ, ਪੁਰੀ ਮੰਦਿਰ ਜਗਨਾਥ ਜੀ ਦਾ ਮੰਦਿਰ ਹੈ, ਪੁਰੀ ਉੜੀਸਾ ਦੀ ਰਾਜਧਾਨੀ ਵਿੱਚ।

ਜਿਹਨੂੰ ਜਗਨਾਥ ਕਹਿੰਦੇ ਨੇ, ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਜਿਹੜਾ ਸੰਸਾਰ ਸਾਰਾ ਹੀ ਵਾਹਿਗੁਰੂ ਦੀ ਆਰਤੀ ਕਰ ਰਿਹਾ ਹੈ, ਬ੍ਰਹਿਮੰਡ ਸਾਰਾ ਉਸ ਪ੍ਰਮਾਤਮਾ ਦੀ ਆਰਤੀ ਕਰ ਰਿਹਾ ਹੈ, ਉਹ ਏਡਾ ਵੱਡਾ ਪ੍ਰਮਾਤਮਾ, ਅਸੀਂ ਏਡੀ ਛੋਟੀ ਜਿਹੀ ਆਰਤੀ ਉਹਦੀ ਕਿਵੇਂ ਕਰ ਸਕਦੇ ਹਾਂ ਉੱਥੇ ਫਿਰ ਕਿਹਾ ਸੀ ਗਗਨ ਮੈ ਥਾਲ ਰਵਿ ਚੰਦ ਦੀਪ~

ਇੱਕ ਸੌਮਣੀ ਚਮਤਕਾਰ ਹੈ ਦੀ ਕਾਢ ਨੇ ਲੋਕਾਂ ਦੇ ਜੀਵਨ 'ਤੇ ਬਹੁਤ ਪ੍ਰਭਾਵ ਪਾਇਆ ਹੈ ਇਹ ਸਾਡੇ ਜੀਵਨ ਦਾ ਬਹੁਤ ਜ਼ਰੂਰੀ ਅੰਗ ਬਣਦਾ ਜਾ ਰਿਹਾ ਹੈ ਸਿਨੇਮੇ ਦੇ ਲਈ ਲਾਭ ਅਤੇ ਹਾਨ ਹਨ ਦਿਲ ਪਰਚਾਵੇ ਦਾ ਵਧੀਆ ਸਾਧਨ ਹੈ ਸਵੇਰੇ ਤੋਂ ਸ਼ਾਮ ਤੱਕ ਮਿਹਨਤ ਕਰਨ ਵਾਲੇ ਮਜ਼ਦੂਰ ਕਿਸਾਨ ਵਿੱਚ ਕੰਮ ਕਰਨ ਵਾਲੇ ਬਾਬ ਸ਼ਾਮ ਨੂੰ ਸਿਨੇਮੇ ਜਾ ਕੇ ਸਾਰੇ ਦਿਨ ਦੇ ਥਕੇਵੇਂ ਨੂੰ ਦੂਰ ਕਰ ਲੈਂਦੇ ਹਨ, ਇਸ ਨਾਲ ਥਕੇਵਾਂ ਅਤੇ ਅਕੇਵਾਂ ਦੂਰ ਹੋ ਜਾਂਦਾ ਹੈ ਸਿਨੇਮਿਆਂ ਵਿੱਚ ਸੁੰਦਰ ਕੁਦਰਤੀ ਨਜ਼ਾਰੇ, ਝੀਲਾਂ ਅਤੇ ਚਸ਼ਮਿਆਂ ਨਾਲ

ਤਿੰਨ ਘੰਟੇ ਵਿੱਚ ਬਾਹਰਲੇ ਜੀਵਨ ਨੂੰ ਭੁੱਲ ਜਾਂਦਾ ਹੈ ਸਿਨੇਮਾ ਦੀ ਸਾਹਿਤ ਵਾਂਗ ਅਤੇ ਬਰਾਬਰ ਪ੍ਰਭਾਵ ਪਾਉਂਦੀਆਂ ਹੈ ਇਹ ਸਾਹਿਤ ਵਾਂਗ ਬਹੁਤ ਸੋਹਣੇ ਢੰਗ ਨਾਲ ਜੀਵਨ ਦੀਆਂ ਚੰਗਾਂ ਅਤੇ ਨਿਗੁਣ ਕੀਮਤਾਂ ਨੂੰ ਸਾਡੇ ਸਾਹਮਣੇ ਪ੍ਰੇਮ ਕਰਦਾ ਹੈ, ਦੇਸ਼ ਪਿਆਰ ਨਾਲ ਭਰੀਆਂ ਹੋਈਆਂ ਫਿਲਮਾਂ ਨੌਜਵਾਨਾਂ ਨੂੰ ਦੇਸ਼ ਲਈ ਕੁਰਬਾਨ ਹੋਣ ਲਈ ਉਤਸਾਹਿਤ ਕਰਦੀਆਂ ਹਨ, ਉਹ ਜੀਵਨ ਦੇ ਹਨੇਰੇ ਨੂੰ ਕਰਦੀਆਂ ਹਨ, ਹਰ ਚੰਗੀ ਤਸਵੀਰ ਕੁਰਬਾਨੀ, ਸੱਚਾਈ, ਲਗਨ, ਦੇਸ਼ ਭਗਤੀ ਅਤੇ ਲੋਕ ਸਭਾ ਦੇ ਗੁਣ ਪੈਦਾ ਕਰਦੀਆਂ ਹਨ, ਇਸ ਰਾਹੀਂ ਸਮਾਜਿਕ ਕੁਰੀਤੀਆਂ ਇਹ ਸਾਰੀ ਸਾਰੀ ਫਿਲਮਾਂ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਹਨ ਅਤੇ ਉਹਨਾ ਨੂੰ ਜੀਵਨ ਜਿਉਣ ਲਈ ਇੱਕ ਸਹਾਰਾ ਦਿੰਦੀਆਂ ਹਨ ਲੋਕ ਪੂਰੇ ਦਿਨ ਦੀ ਥਕਾਨ ਉਹ ਤਿੰਨ ਘੰਟੇ ਵਿੱਚ ਭੁੇੱਲ ਜਾਂਦੇ ਹਨ ਉਹਨਾ ਨੂੰ ਇਸ ਫਿਲਮਾਂ ਵਿੱਚ ਅਤੇ ਅਧ~ ਅਲੱਗ ਅਲੱਗ ਨਜ਼ਾਰੇ, ਕੁਦਰਤ ਦੀਆਂ ਕਹਾਣੀਆਂ ਦੇਖਣ ਨੂੰ ਮਿਲਦੀਆਂ ਹਨ, ਸਿਨੇਮਾ ਪ੍ਰਚਾਰ ਦਾ ਵੀ ਇੱਕ ਪ੍ਰਭਾਵਸ਼ਾਲੀ ਸਾਧਨ ਹੈ, ਇਹ ਤਾਂ ਇਕ ਮਨੋਵਿਗਿਆਨਕ ਸੱਚਾਈ ਹੈ ਅੱਖੀ ਡਿੱਠੀ ਚੀਜ਼ ਦਾ ਅਸਰ ਵਧੇਰੇ ਹੁੰਦਾ ਹੈ ਇਸੇ ਲਈ ਸਰਕਾਰਾਂ ਆਪਣੇ ਵਿਚਾਰਾਂ ਦਾ ਪ੍ਰਚਾਰ ਸਿਨੇਮਾ ਰਾਹੀ ਨਾਲ ਹੀ ਕਰਦੀਆਂ ਹਨ ਵਿੱਦਿਅਕ ਖੇਤਰ ਵਿੱਚ ਵੀ ਸਿਨੇਮਾ ਨਿਵੇਕਲੇ ਦਾ ਰੱਖਦਾ ਹੈ। ਕਈ ਯੁੱਗੀ ਕਈ ਲੋਕ ਦੇਸ਼ਾਂ ਵਿੱਚ, ਵਿੱਦਿਆ ਵਿੱਚ ਸਿਨੇਮਾ ਹਾਣੀਆਂ ਦਿੱਤੀ ਜਾਣ ਲੱਗ ਪਈ ਹੈ ਸਿਨੇਮਾ ਰਾਹੀਂ ਵਪਾਰ ਦੇ ਵੱਡੇ ਲਈ ਇਸ਼ਤਿਹਾਰਬਾਜ਼ੀ ਵੀ ਕੀਤੀ ਜਾਂਦੀ ਹੈ, ਫਿਲਮ ਆਰੰਭ ਹੋਣ ਤੋਂ ਪਹਿਲਾਂ ਪਰਦੇ ਉੱਤੇ ਭਿੰਨ ਭਿੰਨ ਵਸਤੂਆਂ ਆਦਿ ਦੀਆਂ ਸਲਾਈਡਾਂ ਵਿਖਾਈਆਂ ਜਾਂਦੀਆਂ ਹਨ, ਕਈ ਵੱਡੀਆਂ ਵੱਡੀਆਂ ਕੰਪਨੀਆਂ ਆਪਣੇ ਉਤਪਾਦਨ ਬਾਰੇ ਫਿ਼ਲਮਾਂ ਤਿਆਰ ਕਰ ਲੈਂਦੀਆਂ ਹਨ ਨਿਰਸੰਦੇਹ ਇਸ ਤਰ੍ਹਾ ਦਾ ਪ੍ਰਚਾਰ ਵਪਾਰ ਦੇ ਵਾਧੇ ਲਈ ਬਹੁਤ ਹੀ ਸਹਾਈ ਹੁੰਦਾ ਹੈ ਇਹ ਰੁਜ਼ਗਾਰ ਦਾ ਸਾਧਨ ਹਨ, ਫਿਲਮਾਂ ਵਿੱਚ ਕੰਮ ਕਰਨ ਵਾਲੇ ਅਤੇ ਫਿਲਮ ਕੰਪਨੀਆਂ ਦੇ ਮਾਲਕ ਤਾਂ ਬਹੁਤ ਧੰਨ ਕਮਾਉਣ ਦਾ ਹੱਲ, ਪਰ ਇਹਨਾ ਨਾਲ ਸੰਬੰਧਿਤ ਬਹੁਤ ਆਦਮੀ ਹਨ ਸਭ ਨੂੰ ਚੰਗੀ ਰੋਟੀ ਮਿਲਦੀ ਹੈ ਇਸ ਤਰ੍ਹਾ ਵਿਹਲੇ ਆਦਮੀਆਂ ਨੂੰ ਰੁਜ਼ਗਾਰ ਦੇਣ ਦੀ ਸਮੱਸਿਆ ਹੱਲ ਕਰਨ ਵਿੱਚ ਵੀ ਇਹ ਸਹਾਇਤਾ ਦਿੰਦੀਆਂ ਹਨ ਅਸੀਂ ਵੇਖ ਸਕਦੇ ਹਾਂ ਕਿ ਫਿਲਮਾਂ ਨਾਲ ਬਹੁਤ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ, ਇਹ ਫਿਲਮ ਦੀ ਬਹੁਤ ਵੱਡੀ ਲਾਭ ਹੈ, ਜਿਸਦੇ ਕਿ ਜੋ ਲੋਕ ਉਨ ਫਿਲਮਾਂ ਤੋਂ ਦੇਖ ਕਰ ਪੈਸੇ ਖਰਚਦੇ ਹਨ ਉਹ ਕਿਸੇ ਹੋਰ ਲਈ ਜੀਣੇ ਦਾ ਸਹਾਰਾ ਬਣਦਾ ਹੈ, ਹਮੇਸ਼ਾ ਤਸਵੀਰ ਦੇ ਦੋ ਰੂਪ ਹੁੰਦੇ ਹਨ ਸਿਨੇਮਾ ਦੇ ਜਿੱਥੇ ਐਨੇ ਲਾਭ ਹਨ, ਉੱਥੇ ਇਸ ਦੀਆਂ ਹਾਨ ਹਾਨੀਆਂ ਵੀ ਬਹੁਤ ਹਨ ਸਿਨੇਮਾ ਦੇਖਣਾ ਤਾਂ ਪੈਸੇ ਖਰਚ ਕੇ ਬਿਮਾਰੀ ਮੁੱਲ ਲੈਣ ਵਾਲੀ ਗੱਲ ਹੈ ਬਹੁਤਾ ਸਿਨੇਮਾ ਦੇਖਣ ਨਾਲ ਅੱਖਾਂ ਖਰਾਬ ਹੋ ਜਾਂਦੀਆਂ ਨੇ ਇਸਨੂੰ ਧੰਨ ਸਿਹਤ ਦੀ ਅਹ ਖਰਾਬੀ ਦਾ ਕਾਰਨ ਆਖਿਆ ਜਾ ਸਕਦਾ ਹੈ ਅਸੀਂ ਬੇਵਜ੍ਹਾ ਤਿੰਨ ਘੰਟੇ ਆਪਣੀਆਂ ਅੱਖਾਂ ਨੂੰ ਵੀ ਆਰਾਮ ਨਹੀਂ ਦੇ ਸਕਦੇ ਬੱਚਿਆਂ ਲਈ ਤਾਂ ਇਹ specially ਬਹੁਤ ਜ਼ਿਆਦਾ ਹਾਨੀਕਾਰਕ ਹੋ ਜਾਂਦਾ ਹੈ ਆਚਾਰਨ-ਹੀਣ ਫਿਲਮਾਂ ਦੇਖਣ ਵਾਲਿਆਂ ਦੇ ਸਦਾਚਾਰ ਉੱਤੇ ਬਹੁਤ ਬੁਰਾ ਅਸਰ ਪਾਉਂਦੀਆਂ ਹਨ ਕਈ ਫਿਲਮਾਂ ਤਾਂ ਬਹੁਤ ਅਸ਼ਲੀਲ ਹੁੰਦੀਆਂ ਹਨ ਜਿੰਨ੍ਹਾ ਨੂੰ ਦੇਖ ਕੇ ਨੌਜਵਾਨ ਹੈ ਬਹਿਕ ਜਾਂਦੇ ਹਨ ਨੌਜਵਾਨ ਮੁੰਡੇ ਕੁੜੀਆਂ 'ਤੇ ਸਿਨੇਮੇ ਦਾ ਬਹੁਤ ਬੁਰਾ ਅਸਰ ਹੁੰਦਾ ਹੈ ਜਿਵੇਂ ਦਾ ਨਾਇਕ ਨਾਇਕਾ ਘਰਵਾਲਿਆਂ ਤੋਂ ਬਾਹਰੇ ਹੋ ਕੇ ਮਿਲਦੇ ਜੁਲਦੇ ਹਨ ਇਸ ਤਰ੍ਹਾਂ ਬੱਚੇ ਆਮ ਜੀਵਨ ਵਿੱਚ ਕਰਦੇ ਹਨ ਕਈਆਂ ਦੀ ਬਦਨਾਮੀ ਹੁੰਦੀ ਹੈ ਅਤੇ ਕਈ ਘਰ ਬਰ~ ਬਰਬਾਦ ਹੋ ਜਾਂਦੇ ਹਨ, ਕਈਆਂ ਦੀ ਮਿੱਟੀ ਪੁੱਟੀ ਜਾਂਦੀ ਹੈ, ਵਿਦਿਆਰਥੀ 'ਤੇ ਤਾਂ ਸਿਨੇਮੇ ਦਾ ਬਹੁਤ ਬੁਰਾ ਅਸਰ ਪੈਂਦਾ ਹੈ, ਜਿਸ ਕਿਸੇ ਨੂੰ ਸਿਨੇਮਾ ਦੇਖਣ ਦਾ ਪੈ ਜਾਂਦਾ ਹੈ ਉਹ ਪੈਸੇ ਚੋਰੀ ਕਰਕੇ ਵੀ ਮਤਲਬ ਆਪਣਾ ਵੋਹ ਚੋਰੀ ਕਰ ਕਰ ਵੀ ਆਪਣਾ ਜੱਸ ਪੂਰਾ ਕਰਤਾ ਹੈ, ਇਸ ਤਰ੍ਹਾਂ ਫਿਲਮ ਸਿਨੇਮਾ ਦੇ ਦੋ ਪਾਸੇ ਹਨ, ਚੰਗੇ ਵੀ ਅਤੇ ਬੁਰੇ ਵੀ, ਜਿ~ ਜਿਸ ਜਿਸ ਪਾਸੇ ਸਾਡੇ ਜੀਵਨ ਵਿੱਚ ਵੀ ਸਾਡੀਆਂ ਕੁੱਝ ਬੁਰੀਆਂ ਆਦਤਾਂ ਹਨ ਅਤੇ ਕੁੱਝ ਅੱਛੀਆਂ ਆਦਤਾਂ ਹਨ, ਉਸੀ ਤਰ੍ਹਾਂ ਸਿਨੇਮਾ ਦੇ ਵੀ ਕੁੱਝ ਅੱਛੇ ਗੁਣ ਹਨ। ਅਤੇ ਕੁੱਝ ਬੁਰੇ ਗੁਣ ਹਨ, ਇਹ ਫਿਲਮਾਂ ਬਣਾਉਣ ਵਾਲਿਆਂ ਦਾ ਹੈ, ਜੋ ਧੰਨ ਦੇ ਲਾਲਚ ਵਿੱਚ ਘਟੀਆ ਫਿਲਮਾਂ ਬਣਾ ਕਿ ਸਾਡੇ ਬੱਚਿਆਂ ਦੇ ਜੀਵਨ ਨਾਲ ਖੇਡਦੇ ਹਨ, ਇਸ ਤਰ੍ਹਾਂ ਦੀਆਂ ਘਟੀਆਂ ਫਿਲਮਾਂ ਦਾ Censor Board ਤਾਂ ਹੀ pass ਹੀ ਨਾ ਕਰਾਂ, ਨਾ ਕਰੇ ਤਾਂ ਆਪਣੇ ਆਪੇ ਘਟੀਆਂ ਫਿਲਮਾਂ ਬਣਦੀਆਂ ਬੰਦ ਹੋ ਸਕਦੀਆਂ ਹਨ ਜ਼ਰੂਰੀ ਨਹੀਂ ਕਿ ਸਾਰੀਆਂ ਫਿਲਮਾਂ ਘਟੀਆ ਹਨ, ਇਹ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਅਗਰ ਤੁਹਾਨੂੰ ਕੋਈ ਫਿਲਮ ਦੇਖਣ ਤੋਂ ਇਹ ਲੱਗਦਾ ਹੈ ਕਿ ਉਹ ਸਾਡੇ ਜੀਵਨ ਵਿੱਚ ਕੁੱਝ ਵੀ add ਨਹੀਂ ਕਰ ਸਕਦੀ, ਬਾਕੀ ਬਲ ਬਲਕਿ ਸਾਨੂੰ ਉਹ ਅੋਰ ਹੀ ਕਮਜ਼ੋਰ ਬਣਾ ਰਹੇ ਹਨ ਤੋ ਅਸੀਂ ਇੱਕ ਨਾਗਰਿਕ ਹੋਣ ਤੋਂ ਕਰਕੇ ਉਹਨੂੰ ਨਾ ਦੇਖੀਏ but ਫਿਲਮਾਂ ਅੱਛੀਆਂ ਵੀ ਹੁੰਦੀਆਂ ਨੇ ਅਤੇ ਫਿਲਮਾਂ ਬੁਰੀਆਂ ਵੀ ਹੁੰਦੀਆਂ ਨੇ, ਇਹ ਮਨੁੱਖ ਦੀ ਆਪਣੀ ਗਲਤੀ ਹੈ ਕਿ ਉਹ ਕਿਹੜੀ ਚੀਜ਼ ਵੇਖਦਾ ਹੈ, ਸਭ ਕੁੱਝ ਸਭ ਨੂੰ ਨਹੀਂ ਮਿਲ ਸਕਦਾ, ਸਭ ਨੂੰ ਇਸ ਸਿਨੇਮਾ ਦੇ ਦੋਵੇਂ ਪਾਸੇ ਹਨ, ਚਾਹੇ ਚੰਗੇ, ਚਾਹੇ ਬੁਰੇ ਉਹ ਝੇਲਣੇ ਹੀ ਪੈਣਗੇ ਕਿਉਂਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿਨੇਮਾ ਨੂੰ ਬੰਦ ਕਰਵਾਉਣਾ ਚਾਹੀਦਾ ਸਿਨੇਮਾ entertainment ਦਾ ਬਹੁਤ ਵੱਡਾ ਸਾਧਨ ਹੈ ਜੋ ਕਦੇ ਵੀ ਬੰਦ ਨਹੀਂ ਹੋ ਸਕਦਾ ਅੋਰ ਨਾ ਹੀ ਕਦੇ ਬੰਦ ਹੋਏਗਾ ਸਭ ਨੂੰ ਆਪਣੇ ਆਪ ਫੈਸਲਾ ਲੈਣਾ ਪਵੇ

ਅੱਗੇ ਆ ਜਾਓ ਇਹਨਾਂ ਨੇ ਕੀ ਕੀਤਾ ਦੇਖੋ ਧਿਆਨ ਦੇਣਾ ਹੁਣ ਅੱਖਾਂ ਖੋਲ ਲਓ ਬੱਚੇ ਇਹਨਾਂ ਨੇ ਨਾ ਨਵੇਂ ਲੇਖਕਾਂ ਨੁੰ ਉਤਸਾਹਿਤ ਕੀਤਾ, ਨਵੇਂ ਲੇਖਕਾਂ ਨੂੰ ਅਹ ਲਿਖਣ ਲਈ ਪ੍ਰੇਰਿਤ ਕੀਤਾ ਪ੍ਰੇਰਿਤ ਕੀਤਾ ਨਵੇਂ ਲੇਖਕਾਂ ਨੂੰ ਲਿਖਣ ਲਈ ਇਹਨਾਂ ਨੇ ਪ੍ਰੇਰਿਤ ਕੀਤਾ। ਠੀਕ ਹੈ ਧਿਆਨ 'ਚ ਰੱਖ ਲਿਆ ਇਹਨਾਂ ਨੇ ਕੀ ਕੀਤਾ ਪ੍ਰੇਰਿਤ ਕਿਵੇਂ ਕੀਤਾ ਉਹਨਾਂ ਦੀਆਂ ਉਹਨਾਂ ਦੀਆਂ ਪੁਸਤਕਾਂ ਦੀ ਪੁਸਤਕਾਂ ਦੀ ਭੂਮਿਕਾ ਲਿਖੀ। ਉਹਨਾਂ ਦੀਆਂ ਪੁਸਤਕਾਂ ਦੀ ਭੂਮਿਕਾ ਲਿਖੀ ਜਾਂ ਭੂਮਿਕਾਵਾਂ ਲਿਖੀਆਂ ਠੀਕ ਹੈ ਤੀਜੀ ਚੀਜ਼ ਇਹਨਾਂ ਨੇ ਬਾਈ ਭੂਮਿਕਾਵਾਂ ਲਿਖੀਆਂ ਸੀ। ਜਿਹੜੀ ਬਾਈ ਕਿਤਾਬਾਂ ਬਾਰੇ ਇਹਨਾਂ ਨੇ ਆਪਣੇ ਵਿਚਾਰ ਪੇਸ ਕੀਤੇ ਬਾਈ ਭੂਮਿਕਾਵਾਂ ਇਹਨਾਂ ਨੇ ਲਿਖੀਆਂ ਬਾਈ ਇਹ ਵੀ ਧਿਆਨ 'ਚ ਰੱਖਿਓ। ਜਿਹੜੀ ਇਹ ਗਿਣਤੀ ਜਿਹੀ ਹੁੰਦੀ ਹੈ ਨਾ ਸਵਾਲ ਪਾ ਦਿੰਦੇ ਆ ਭੂਮਿਕਾਵਾਂ ਇਹ ਨਾ ਵਾਰ ਵਾਰ ਗ਼ਲਤ ਹੋ ਰਿਹਾ ਹੋ ਜਾਂਦਾ ਜੀ ਕਦੇ ਕਦੇ ਭੂਮਿਕਾਵਾਂ ਬਾਈ ਬਾਈ ਭੂਮਿਕਾਵਾਂ ਲਿਖੀਆਂ। ਅੱਛਾ ਅੱਗੇ ਇੱਕ ਚੀਜ਼ ਮੈਂ ਖ਼ਾਸ ਦੱਸਣ ਲੱਗਾਂ ਧਿਆਨ ਨਾਲ ਸੁਣਿਓ, ਤੁਹਾਡੇ ਲਈ ਇਹ ਸਵਾਲ ਹੈ ਆਊਗਾ ਪੇਪਰ ਵਿੱਚ ਮੈਂ ਇਹਨੂੰ ਇੱਥੇ ਇੱਥੇ ਲਿਖ ਦਿਨਾ ਸੁਣੋ ਇਹਨੂੰ ਕਹਿੰਦੇ ਪੋਤੜੇ ਧੋਣ ਵਾਲੀ ਦਾਈ। ਅਹ ਮੈਂ ਮੈਨੂੰ ਥੋੜ੍ਹੀ ਜਿਹੀ ਜਗ੍ਹਾ ਵੱਧ ਚਾਹੀਦੀ ਅਹ ਇੰਨਾ ਤੁਸੀਂ note ਕਰ ਲਿਆ ਹੋਊਗਾ ਮੈਨੂੰ ਉਮੀਦ ਹੈ ਮੈਂ ਅੱਗੇ ਚੱਲਦਾ, ਤੇਜਾ ਸਿੰਘ ਨੂੰ ਕੀ ਕਿਹਾ ਜਾਂਦਾ ਹੈ ਪੰਜਾਬੀ ਦ~ ਪੰਜਾਬੀ ਲੇਖਕਾਂ ਦੀ ਪੰਜਾਬੀ ਲੇਖਕਾਂ ਪੰਜਾਬੀ ਲੇਖਕਾਂ ਦੇ ਪੋਤੜੇ ਧੋਣ ਵਾਲੀ ਵਾਲੀ ਦਾਈ ਇਹ ਕਿਹਨੇ ਕਿਹਾ ਜੀ ਇਹ ਕਿਹਨੇ ਕਿਹਾ, ਮੈਨੂੰ ਲੱਗਦਾ ਹੈ ਕਰਨੈਲ ਸਿੰਘ ਥਿੰਦ ਨੇ ਕਿਹਾ। ਹਾਂਜੀ ਆ ਜਾਓ ਜੀ ਆ ਜਾਓ ਸਾਰੇ ਕਰਨੈਲ ਸਿੰਘ ਥਿੰਦ ਇਹਨਾਂ ਨੂੰ ਕਹਿੰਦਾ ਹੈ ਕਰਨੈਲ ਸਿੰਘ ਥਿੰਦ ਕਹਿੰਦਾ ਹੈ ਇਹ ਤਾਂ ਪੰਜਾਬੀ ਦੇ ਪੋਤੜੇ ਧੋਣ ਵਾਲੀ ਬਾਈ ਦਾਈ ਹੈ ਇੱਕ ਮਿੰਟ ਮੈਂ ਇਹਦਾ confirm ਕਰ ਲਵਾਂ ਮੇਰੇ ਧਿਆਨ 'ਚ ਹੈ ਪੋਤੜੇ ਧੋਣ ਵਾਲੀ ਦਾਈ ਥੋੜ੍ਹੀ ਜਿਹੀ wait ਕਰਿਓ।

ਉਹਨਾਂ ਨੇ ਕਿਹੜੀਆਂ ਕਿਹੜੀਆਂ ਰਚਨਾਵਾਂ ਕੀਤੀਆਂ ਹਾਂਜੀ sir ਸਾਨੂੰ ਤੁਹਾਡੀ ਲੋੜ ਹੈ ਜੀ ਮੈਨੂੰ ਵੀ ਤੁਹਾਡੀ ਲੋੜ ਹੈ ਜੀ ਆਪਾਂ ਸਾਰਿਆਂ ਨੂੰ ਇੱਕ ਦੂਜੇ ਦੀ ਲੋੜ ਹੁੰਦੀ ਹੈ ਤੇ ਆਪਾਂ ਸਾਰੇ ਰਲ ਕੇ ਪੜ੍ਹਾਂਗੇ, ਆ ਜਾਓ ਸਭ ਤੋਂ ਪਹਿਲਾਂ ਉਹਨਾਂ ਨੇ ਨਿਬੰਧ ਲਿਖਣੇ ਸ਼ੁਰੂ ਕੀਤੇ। ਨਿਬੰਧ ਸੰਗ੍ਰਹਿ ਰਚਨਾਵਾਂ ਦੇ ਵਿੱਚ ਲਿਖੋ ਨਿਬੰਧ ਸੰਗ੍ਰਹਿ ਨਿਬੰਧ ਸੰਗ੍ਰਹਿ, ਲਿਖੋ ਨਵੀਆਂ ਸੋਚਾਂ, ਸਹਿਜ ਸੁਭਾ ਕਿਤਾਬਾਂ ਦੇ ਨਾਂ ਲਿਖੋ ਨਵੀਆਂ ਸੋਚਾਂ ਸਹਿਜ ਸੁਭਾ ਸਾਹਿਤ ਦਰਸ਼ਨ

ਲਿਖੋ ਜੀ ਇਹ ਚਾਰਾਂ ਕਿਤਾਬਾਂ note ਕਰੋ ਪੰਜਾਬੀ ਕਿਵੇਂ ਲਿਖੀਏ ਟਕਸਾਲੀ ਤੇ ਸਿੱਕੇਬੰਦ ਵਾਰਤਕ ਲਿਖਦਾ ਜੀ। Tenth class ਚੋਂ ਆਉਣਾ ਹੈ ਨਹੀਂ ਇੰਨਾ ਕਰਨਾ ਪਊ ਹੁਣ ਮੈਂ ਤੈਨੂੰ ਦੱਸਦਾਂ ਜੀ ਤੁਸੀਂ ਕਿੰਨਾ ਕਰਨਾ ਕਿੰਨਾ ਛੱਡਣਾ ਥੋੜ੍ਹਾ ਜਿਹਾ ਰੁਕੋ ਥੋੜ੍ਹਾ ਜਿਹਾ ਮੈਨੂੰ ਆਪਣੀ ਗੱਲ ਪੂਰੀ ਕਰ ਲੈਣ ਦਓ। ਫਿਰ ਆਪਾਂ end ਤੇ ਤੁਹਾਡੇ ਸਵਾਲ ਸਾਰੇ ਲਵਾਂਗੇ ਕਿੱਥੇ ਕੀ ਹੋਇਆ, ਕਿਹਨੇ ਕੀ ਕਰਨਾ, ਕਿਹਨੇ ਕੀ ਕਰਨਾ, ਇਹ ਧਿਆਨ 'ਚ ਰੱਖਿਓ ਅੱਜ ਆਪਣੀ ਨਾ last class ਹੈ ਜੀ demo ਦੀ ਇਸ ਤੋਂ ਬਾਅਦ ਜ਼ਲਦੀ ਤੋਂ ਜ਼ਲਦੀ ਤੁਸੀਂ enrollment ਕਰਵਾ ਲਓ ਵੀ enrollment ਕਰਵਾ ਲਓ ਤਾਂ ਕਿ ਮੈਨੂੰ ਪਤਾ ਹੋਵੇ ਉਸ ਤਰੀਕੇ ਨਾਲ ਮੈਂ ਤੁਹਾਡੀ ਤਿਆਰੀ ਜਿਹੜੀ ਹੈ ਕਰਵਾ ਸਕਾਂ ਹਾਂਜੀ ਕਿਸ ਨੇ ਕਿਹਾ sir ਦੱਸ ਦਿਓ ਕੀ ਕਿਹਾ ਜੀ ਹਾਂ ਇਹ ਮੇਰੇ ਨਾ ਧਿਆਨ ਸੀ ਕਰਨੈਲ ਸਿੰਘ ਥਿੰਦ ਥੋੜ੍ਹਾ ਜਿਹਾ ਅਹ ਇਹਦੇ ਲਈ ਮੈਨੂੰ time ਦਿਓ ਮੈਂ ਤੁਹਾਨੂੰ ਵੇਖ ਕੇ ਦੱਸਦਾਂ ਅੱਗੇ ਆ ਜਾਓ ਅਹ ਮੇਰੇ ਮੈਨੂੰ ਲੱਗਦਾ ਮੈਂ ਫਿਰ ਵੀ confirm ਕਰ ਲਵਾਂ ਅਹ ਮੈਂ ਨਾ ਇੱਕ ਵਾਰੀ dates ਲਿਖਾਉਣ ਲੱਗਿਆ ਜੀ ਇਹਨਾਂ ਨੂੰ note ਕਰਿਓ ਨਵੀਂਆਂ ਸੋਚਾਂ ਕਿਤਾਬ ਦੀ date ਕੀ ਹੈ? ਨਵੀਆਂ ਸੋਚਾਂ ਦੇਖੋ ਉੱਨੀ ਸੌ ਕਿਆਲੀ ਉਨੀ ਸੌ ਬਿਆਲੀ ਉੱਨੀ ਸੌ ਬਿਆਲੀ 'ਚ ਇਹ ਕਿਤਾਬ ਆਈ ਹੈ ਉਹਤੋਂ ਬਾਅਦ ਸਹਿਜ ਸੁਭਾ ਸਹਿਜ ਸੁਭਾ dates note ਕਰ ਲਓ ਇਹ ਵੀ ਉੱਨੀ ਸੌ ਬਿਆਲੀ ਤੀਜੀ ਕਿਤਾਬ ਹੈ ਜੀ ਉਹਨਾਂ ਦੀ ਸਾਹਿਤ ਦਰਸਨ ਸਾਹਿਤ ਦਰਸਨ ਇਹ ਬੱਚੇ ਉੱਨੀ ਸੌ ਇਕਵੰਜਾ ਜਿਹੜੀਆਂ ਮੈਂ ਪਿੱਛੇ ਲਿਖਾ ਚੁੱਕਿਆਂ ਤੁਹਾਨੂੰ ਕਿਤਾਬਾਂ। ਇੱਕ ਉਹਨਾਂ ਨੇ ਕਿਤਾਬ ਲਿਖੀ ਸੀ ਪੰਜਾਬੀ ਕਿਵੇਂ ਲਿਖੀਏ ਪੰਜਾਬੀ ਕਿਵੇਂ ਲਿਖੀਏ ਇਹ ਆਈ ਸੀ ਉੱਨੀ ਸੌ ਚੁਰੰਜਾ ਦੇ ਵਿੱਚ ਇਹ ਉੱਨੀ ਸੌ ਚੁਰੰਜਾ ਦੇ ਵਿੱਚ ਆਈ ਸੀ। ਵੈਸੇ ਹੋਰ ਵੀ ਕਈ ਕਿਤਾਬਾਂ ਨਵੀਆਂ ਘਰ ਦਾ ਪਿਆਰ ਤੇ ਹੋਰ ਲੇਖ ਘਰਦਾ ਪਿਆਰ ਤੇ ਹੋਰ ਲੇਖ ਗੁਸਲਖਾਨਾ ਤੇ ਹੋਰ ਲੇਖ ਗੁਸਲ ਖਾਨਾ ਤੇ ਹੋਰ ਲੇਖ ਗੁਸਲਖਾਨਾ ਤੇ ਹੋਰ ਲੇਖ ਤੇ ਤੁਸੀਂ note ਕਰ ਸਕਦੇ ਹੋ ਸਭਿਆਚਾਰਾਂ ਦਾ ਮੇਲ ਸਭਿਆ ਚਾਰਾਂ ਦਾ ਮੇਲ, ਇੱਕ ਉਹਨਾਂ ਦਾ ਹੈਗਾ ਕੀ ਗੁਰੂ ਨਾਨਕ ਦੇਵ ਜੀ ਪੜ੍ਹੇ ਹੋਏ ਸਨ ਬੜਾ ਮਸ਼ਹੂਰ ਹੈ, ਕੀ ਗੁਰੂ ਨਾਨਕ ਦੇਵ ਜੀ ਪੜ੍ਹੇ ਹੋਏ ਸਨ? ਪੜ੍ਹੇ ਹੋਏ ਸਨ note ਕਰ ਲਓ ਪੜ੍ਹੇ ਹੋਏ ਸਨ, ਕੀ ਗੁਰੂ ਨਾਨਕ ਦੇਵ ਜੀ ਪੜ੍ਹੇ ਹੋਏ ਸਨ? ਇਹ ਤੋਂ ਬਾਅਦ ਮੈਂ ਇਹਨਾਂ ਦੇ ਮਹੱਤਵਪੂਰਨ ਭੂਮਿਕਾ ਅਹ ਲੇਖ ਦੱਸਦਾਂ ਜੀ ਕਿਹੜੇ ਕਿਹੜੇ ਆ ਤੇ ਫਿਰ ਮੈਂ ਕਿਤਾਬਾਂ ਬਾਰੇ ਵੀ ਦੱਸਾਂਗਾ ਥੋੜ੍ਹੀ ਜਿਹੀ wait ਕਰੋ ਇਹਨਾਂ ਨੇ ਦੋ college ਦੇ ਵਿੱਚ ਕੰਮ ਕੀਤਾ ਉਹ ਮੈਂ ਦੱਸੂ ਕਿਹੜੇ ਕਿਹੜੇ 'ਚ ਕੀਤਾ ਤੁਹਾਨੂੰ ਅੱਜ ਜਾਣ ਨੀ ਦੇਣਾ ਕਿਤੇ ਪ੍ਰਿੰਸੀਪਲ ਵੀ ਰਹੇ ਖਾਲਸਾ college ਦੇ ਵਿੱਚ ਵੀ ਮਹਿੰਦਰਾ college ਦੇ ਵਿੱਚ ਵੀ। ਤੇ ਪੁੱਛ ਲੈਂਦੇ ਵੀ ਪ੍ਰਿੰਸੀਪਲੀ ਕਿੱਥੋਂ ਦੀ ਕੀਤੀ ਥੋੜ੍ਹੀ ਜਿਹੀ wait ਕਰੋ।

ਫਿਰ ਮੈਂ ਤੁਹਾਨੂੰ ਅੱਗੇ ਕਰਾਵਾਂਗਾ ਅੱਗੇ ਆ ਜਾਓ ਜੀ ਮੈਂ ਉਹਨਾਂ ਦੇ ਮਹੱਤਵਪੂਰਨ ਨਿਬੰਧ ਲਿਖਣ ਲੱਗਿਆ note ਕਰ ਲਓ ਤੁਹਾਨੂੰ ਇਹ ਪੇਪਰ 'ਚ ਆਉਣਗੇ, ਪੁੱਛ ਸਕਦੇ ਆ ਜੀ ਉਹ ਫਿਰ ਥੋੜ੍ਹੀ ਥੋੜ੍ਹੀ ਉਹਨਾਂ ਬਾਰੇ ਵਾਕਫ਼ੀ ਵੀ ਦੇ ਦਿਨਾ ਮਹੱਤਵ ਪੂਰਨ ਨਿਬੰਧ ਮਤਲਬ ਜ਼ਰੂਰੀ ਨਿਬੰਧ ਜਾਂ ਮਸ਼ਹੂਰ ਨਿਬੰਧ ਉਹਨਾਂ ਦੇ ਕਿਹੜੇ ਕਿਹੜੇ ਆ ਲਿਖੋ ਸਭ ਤੋਂ ਪਹਿਲਾਂ ਤਾਂ ਲਿਖੋ ਗੰਗਾ ਦੀਨ ਦਾ ਸੁਭਾ ਵਾਹ-ਵਾਹ, ਵਾਹ-ਵਾਹ, ਵਾਹ ਕਿਹਨੇ ਨੀ ਇਹ ਪੜ੍ਹਿਆ ਇਹ ਗੰਗਾਦੀਨ ਦਾ ਸੁਭਾ। ਬੱਚੇ ਵਾਰਤਕ ਲਿਖੇ ਤਾਂ ਕੋਈ ਤੇਜਾ ਸਿੰਘ ਵਰਗੇ ਹੀ ਲਿਖੇ, ਪਹਿਲੀ ਲਿਖੀ ਗੰਗਾਦੀਨ ਦਾ ਸੁਭਾ, ਦੂਜਾ ਲਿਖੋ ਗੁਸਲਖਾਨਾ ਗੁਸਲਖਾਨਾ ਤੇ ਗੁਸਲਖਾਨਿਆਂ ਦਾ ਇਤਿਹਾਸ ਵੀ ਦੱਸ ਦਿੱਤਾ, ਗੁਲਖਾਨਿਆਂ ਦੀ ਪਰੰਪਰਾ ਵੀ ਦੱਸ ਦਿਤੀ ਇਹਨਾਂ ਦਾ ਇੱਕ ਲੇਖ ਬੜਾ ਪਿਆਰਾ ਹੈ ਹੱਸਣਾ ਤੇ ਕੂਕਣਾ, ਹੱਸਣਾ ਤੇ ਕੂਕਣਾ, ਹੱਸਣਾ ਤੇ ਕੂਕਣਾ ਯਾਦ ਰੱਖਿਓ ਤੁਹਾਨਾਂ ਨੂੰ ਉਹਨਾਂ ਨੇ ਸਿੱਧਾ ਪਾਉਣਾ ਵੀ ਇਹ ਨਿਬੰਧ ਕਿਸਦਾ ਲਿਖਿਆ ਹੋਇਆ ਹੈ। ਇੱਕ ਉਹਨਾਂ ਦਾ ਹੈਗਾ ਮੇਰਾ ਵਿਆਹ ਹੱਸਣਾ ਤੇ ਕੂਕਣਾ, ਮੇਰਾ ਵਿਆਹ, ਹੱਸਣ ਦੇ ਫ਼ਾਇਦੇ ਕੀ ਨੇ ਕੂਕਾਂ ਮਾਰਨੀਆਂ ਕਹਿੰਦਾ ਕਿੱਦਾਂ ਭੁੱਲ ਗਏ, ਇੱਕ ਉਹਨਾਂ ਦਾ ਹੈਗਾ ਜੀ ਬਿਲਕੁਲ ਪ੍ਰੋਫ਼ੈਸਰ ਵੀ ਰਹੇ ਉੱਥੋਂ ਦੇ ਪ੍ਰਿੰਸੀਪਲ ਵੀ ਰਹੇ ਖਾਲਸਾ college ਦੇ ਇੱਕ ਉਹਨਾਂ ਦਾ ਹੈਗਾ ਜੀ ਅਹ ਘਰ ਦਾ ਪਿਆਰ ਵਾਹ-ਵਾਹ, ਵਾਹ ਘਰ ਦਾ ਪਿਆਰ ਉਹ ਕਹਿੰਦੇ ਆ ਘਰ ਮੇਰਾ building ਦਾ ਨਾਮ ਨਹੀਂ, ਜਿਹੜੇ ਬੰਦੇ ਹੁਣ ਮੈਂ ਇੱਥੇ ਇੱਕ ਸਵਾਲ ਬਣਾਉਨਾ ਉਹ ਕਹਿੰਦੇ ਵੀ ਤੇਜਾ ਸਿੰਘ ਮੁਤਾਬਿਕ ਘਰ ਦਾ ਪਿਆਰ ਜਿਹਨੂੰ ਨਹੀਂ ਮਿਲਿਆ ਤਾਂ ਉਹ ਕੀ ਕਰਦਾ, ਉਹ ਫਿਰ ਗੁੱਸੇਖੋਰ ਬਣ ਜਾਂਦਾ, ਉਹਦੇ ਅੰਦਰ ਗੁੱਸਾ ਹੁੰਦਾ, ਈਰਖਾ ਹੁੰਦੀ ਹੈ jealousy ਹੁੰਦੀ ਹੈ ਹਰ ਵੇਲੇ ਸੜਿਆ ਸੜਿਆ ਬਲਿਆ ਰਹਿੰਦਾ ਤੇ ਤੇਜਾ ਸਿੰਘ ਨੂੰ ਪੁੱਛਿਆ ਵੀ ਕੀ ਕਾਰਨ ਹੈ, ਤੇਜਾ ਸਿੰਘ ਕਹਿੰਦਾ ਇਹਨੂੰ ਘਰਦਾ ਪਿਆਰ ਨੀ ਮਿਲਿਆ ਇਹਨੂੰ ਘਰ ਦਾ ਪਿਆਰ ਨਹੀਂ ਮਿਲਿਆ। ਇੱਕ ਉਹਦਾ ਨਿਬੰਧ ਹੈਗਾ ਸਾਊਪੁਣਾ ਇੱਕ ਉਹਦਾ ਨਿਬੰਧ ਹੈਗਾ ਜੀ ਸ਼ਹਿਰ ਦਾ ਨਲਕਾ ਸ਼ਹਿਰ ਦਾ ਨਲਕਾ ਐਤਕੀ ਉਹਨਾਂ ਨੇ ਤੁਹਾਨੂੰ ਮਾਸਟਰ ਕੇਡਰ ਦਾ syllabus ਪਾ ਦਿੱਤਾ ਹੈ।

ਪੜ੍ਹੇ ਹੋਏ ਸਨ ਮੈਂ ਪਿੱਛੇ ਲਿਖਿਆ ਹੋਏ ਸਨ ਉਹੀ ਇੱਥੇ ਮੈਂ ਦੁਬਾਰਾ ਲਿਖ ਦਿੱਤਾ ਇਹ please ਉਹਨਾਂ ਦੇ ਮਹੱਤਵਪੂਰਨ ਨਿਬੰਧ ਲਿਖ ਲਓ ਹਾਂਜੀ ਗੁੱਸੇ ਵਾਲਾ ਸੁਭਾ ਜੇ ਕਿਸੇ ਦਾ, ਤੇ ਕਿਉਂ ਹੈ? ਇਸ ਤੋਂ ਇਲਾਵਾ ਉਹਨਾਂ ਨੇ ਅੰਗਰੇਜ਼ੀ ਵਿੱਚ ਵੀ ਕਿਤਾਬਾਂ ਲਿਖੀਆਂ। ਤੇ ਉਹਨਾਂ ਦੀ ਖ਼ਾਸ ਗੱਲ ਜਿਹੜੀ ਸਵੈ ਜੀਵਨੀ ਆਰਸੀ ਤੇ ਆਪਾਂ ਆਰਸੀ ਗੱਲ ਕਰਨੀ ਧਿਆਨ 'ਚ ਰੱਖਿਓ ਇੰਨਾ ਤੁਸੀਂ note ਕਰ ਲਓ ਮੈਂ ਇਹਨਾਂ ਨੂੂੰ ਮਿਟਾ ਕੇ ਮੈਨੂੰ ਲੱਗਦਾ ਤੁਸੀਂ note ਕਰ ਲਿਆ ਹੋਊਗਾ ਅੱਗੇ ਆ ਜਾਓ ਉਹਨਾਂ ਦੀ ਸੰਸਾਰ ਪ੍ਰਸਿੱਧ ਅਹ ਸਵੈ ਜੀਵਨੀ ਹੈ ਤੇਜਾ ਸਿੰਘ ਦੀ ਤੇ ਉਹਨਾਂ ਨੂੰ ਪਹਿਲੀ ਸਵੈ ਜੀਵਨੀ ਹੋਣ ਦਾ ਮਾਣ ਵੀ ਪ੍ਰਾਪਤ ਇਹਦੇ ਤੇ ਸਵਾਲ ਜ਼ਰੂਰ ਆਊਗਾ ਸਵੈ ਜੀਵਨੀ ਅਹ ਪੰਜਾਬੀ ਸਹਿਤ ਦੀ ਪਹਿਲੀ ਸਵੈ ਜੀਵਨੀ ਪੰਜਾਬੀ ਸਹਿਤ ਦੀ ਪਹਿਲੀ ਸਵੈ ਜੀਵਨੀ ਲਿਖਣ ਦਾ ਮਾਣ ਉਹਨਾਂ ਨੂੰ ਮਿਲਿਆ ਹੈ, ਪਹਿਲੀ ਸਵੈ ਜੀਵਨੀ ਤੇ ਜਿਹਦਾ ਨਾਮ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੋਉਗਾ ਆਰਸੀ ਤੇ ਆਰਸੀ ਦਾ ਜੇ ਸ਼ਾਬਦਿਕ ਅਰਥ ਪੁੱਛਣ ਤੇ ਕੀ ਹੁੰਦਾ ਹੈ ਸ਼ੀਸ਼ਾ ਵੀ ਹੁੰਦਾ ਹੈ ਤੇ ਗਹਿਣਾ ਵੀ ਹੁੰਦਾ ਹੈ ਆਰਸੀ ਦਾ ਤੇ ਭਾਈ ਗੁਰਦਾਸ ਜੀ ਦੀ ਤੁੱਕ ਨੂੰ ਉਹਨਾਂ ਨੇ ਆਧਾਰ ਬਣਾਇਆ, ਆਪਨੜੇ ਹੱਥ ਆਰਸੀ ਭਾਈ ਗੁਰਦਾਸ ਸਾਹਿਬ ਜੀ ਦੀ ਪਵਿੱਤਰ ਤੁੱਕ ਹੈ ਆਪਨੜੇ ਹੱਥ ਆਰਸੀ ਆਰਸੀ ਆਪੈ ਹੀ ਵੇਖੈ ਆਪੇ ਹੀ ਵੇਖੈ ਭਾਈ ਸਾਹਿਬ ਕਹਿੰਦੇ ਆ ਇਹ ਜਿਹੜੀ ਸਵੈ ਜੀਵਨੀ ਏਦਾਂ ਦੀ ਹੁੰਦੀ ਹੈ

ਤੇ ਇਹਦੇ ਕੁੱਲ ਕਾਂਡ ਜੇ ਪੁੱਛਣ ਤਾਂ ਚੌਦਾਂ ਹੈ ਕੁੱਲ ਕਾਂਡ ਚੌਦਾਂ ਹਨ ਚੌਦਾਂ ਹਨ ਜਾਂ ਕੁੱਲ ਉਹਦੇ ਕਿੰਨੇ ਕਾਂਡ ਨੇ ਚੌਦਾਂ ਲਿਖਣੇ ਆਂ ਤੁਸੀਂ। Note ਕਰ ਲਓ ਜੀ ਸਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਸੀ ਪਹਿਲੀ ਸਵੈ ਜੀਵਨੀ ਬਾ ਬਾ ਬਾ ਕੀ ਲਿਖਦੇ ਆ ਜਾਓ ਸਵੈ ਜੀਵਨੀ ਆਪਾਂ ਵਾਰਤਕ ਦੀ ਗੱਲ ਕਰ ਰਹੇ ਹਾਂ ਆਧੁਨਿਕ ਦੀ। ਹੁਣ ਨਾ ਬੱਚੇ ਅੱਗੇ ਮੇਰੇ ਕੋਲ ਇਕੱਲਾ ਇਕੱਲਾ ਚੀਜ਼ define ਅੱਛਾ slow slow ਹਾਂ ਜੀ ਬਿਲਕੁਲ ਮੈਂ side ਤੇ ਹੋ ਕੇ ਖਲੋ ਗਿਆ note ਕਰ ਲਓ ਬਿਲਕੁਲ side ਤੇ ਹੋ ਕੇ ਖਲੋ ਗਿਆ, ਤੁਸੀਂ ਗੱਲਾਂ ਕਰਦੇ ਸੀ ਨਾ ਤਾਂ ਮੈਨੂੰ ਲੱਗਦਾ ਸੀ ਵੀ ਆਪਾਂ ਪੜ੍ਹ ਲਈਏ। ਹੁਣ ਕਿੱਥੇ ਕਿੱਥੇ ਪ੍ਰਿੰਸੀਪਲ ਰਹੇ ਉਹ ਮੈਂ ਤੁਹਾਨੂੰ ਹੁਣ ਦੱਸਣ ਲੱਗਾ। ਤੁਸੀਂ note ਕਰ ਲਓ ਇੱਕ ਵਾਰ।

ਉਨੀ ਸੌ ਬਵੰਜਾ ਉੱਨੀ ਸੌ ਬਵੰਜਾ ਦੇ ਵਿੱਚ ਪ੍ਰਕਾਸ਼ਿਤ ਹੋਈ note ਕਰ ਲਓ ਉੱਨੀ ਸੌ ਬਵੰਜਾ ਈਸਵੀ ਵਿੱਚ ਆਰਸੀ ਸਵੈ ਜੀਵਨੀ ਪ੍ਰਕਾਸ਼ਿਤ ਹੋਈ ਸੀ। ਹਾਂ ਬਚਿੱਤਰ ਨਾਟਕ ਬੱਚੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਰ ਬਚਿੱਤਰ ਨਾਟਕ ਨੂੰ ਸਵੈ ਜੀਵਨੀ ਕਿਹਾ ਜਾਂਦਾ ਪਰ ਸਵੈ ਜੀਵਨੀ ਅਸਲ ਵਿੱਚ ਜਿਹੜੀ ਪਹਿਲੀ ਹੈ, ਉਹ ਪੰਜਾਬੀ ਦੀ ਆਰਸੀ ਬਣਦੀ ਹੈ ਨਾਨਕ ਸਿੰਘ ਲਿਖੀ ਮੇਰੀ ਦੁਨੀਆ ਇਹਨਾਂ 'ਚ ਤੋ ਨਾ ਥੋੜ੍ਹਾ ਜਿਹਾ ਫ਼ਰਕ ਹੈ ਉਹ ਮੈਂ ਤੈਨੂੰ ਅੱਗੇ ਜਾ ਕੇ ਕਦੇ ਦੱਸਾਂਗਾ ਨਾਨਕ ਸਿੰਘ ਦੀ ਸਵੈ ਜੀਵਨੀ ਤੇ ਇਹਦੀ ਸਵੈ ਜੀਵਨੀ 'ਚ ਕਿਹੜੀ ਗੱਲ ਹੈ। ਹਾਂਜੀ ਆਰਸੀ ਵਾਲੀ ਮੈਂ ਲਿਖੀ ਹੋਈ ਬੱਚੇ ਆਹ ਦੇਖੋ ਆਪਨੜੇ ਹੱਥ ਆਰਸੀ ਆਪੇ ਹੀ ਵੇਖੈ ਮੈਂ ਤਾਂ ਲਿਖ ਵੀ ਦਿੱਤੀ ਇਸੇ ਕਰਕੇ ਕਿਉਂਕਿ ਕਵਿਤਾ ਦੀ ਕਈ ਕੋਈ line ਲਿਖਣੀ ਔਖੀ ਹੋ ਜਾਂਦੀ ਗੁਰਬਾਣੀ ਦੀ ਖ਼ਾਸ ਕਰਕੇ ਇਹ ਭਾਈ ਗੁਰਦਾਸ ਦੀ ਤੁੱਕ ਹੈ। ਅੱਗੇ ਆ ਜਾਓ ਇਹਨਾਂ ਨੇ ਨਾ ਦੋ ਕਾਲਜਾਂ ਦੇ ਵਿੱਚ ਪ੍ਰੋਫੈਸਰੀ ਕੀਤੀ ਹੈ ਜਾਂ ਪ੍ਰਿੰਸੀਪਲੀ ਕੀਤੀ sorry ਪ੍ਰਿੰਸੀਪਲੀ ਕੀਤੀ ਹੈ। ਇੱਕ ਤਾਂ ਇਹਨਾਂ ਨੇ ਖਾਲਸਾ college ਖਾਲਸਾ college ਬੰਬਈ ਮੁੰਬਈ ਲਿਖ ਸਕਦੇ ਹਾਂ ਆਪਾਂ ਮੁੰਬਈ ਤੇ ਦੂਜਾ ਇਹਨਾਂ ਨੇ ਮਹਿੰਦਰਾ college ਪਟਿਆਲਾ ਮਹਿੰਦਰਾ college ਪਟਿਆਲਾ ਵਿਖੇ ਇਹਨਾਂ ਨੇ ਕੀ ਕੀਤਾ ਹੈ ਕੰਮ ਕੀਤਾ ਹੈ ਦੋਸਤੋ। As principal done sir ਅੱਗੇ ਚੱਲੋ ਆ ਗਿਆ ਜੀ ਅੱਗੇ ਇਹ ਵੀ note ਕਰ ਲਓ ਮੌਤ ਇਹਨਾਂ ਦੀ ਉੱਨੀ ਸੌ ਅਠਵੰਜਾ ਵਿੱਚ ਹੁੰਦੀ ਹੈ। ਮੌਤ ਇਹਨਾਂ ਦੀ ਉੱਨੀ ਸੌ ਅਠਵੰਜਾ ਵਿੱਚ ਹੁੰਦੀ ਹੈ ਉਹਨਾਂ ਦੀਆਂ ਮੈਂ ਹੁਣ ਅੰਗਰੇਜ਼ੀ ਪੁਸਤਕਾਂ ਲਿਖਵਾਊਂਗਾ ਹਾਂਜੀ good ਹੋ ਗਿਆ ਉੱਨੀ ਸੌ ਅਠਵੰਜਾ 'ਚ ਮੌਤ ਹੁੰਦੀ ਹੈ ਇਹ ਤਾਂ ਮੈਂ ਲਿਖਾ ਹੀ ਦਿੱਤਾ ਸੀ ਪਹਿਲਾਂ ਆ ਜਾਓ ਉਹਨਾਂ ਦੀਆਂ ਅੰਗਰੇਜ਼ੀ 'ਚ ਇੱਕ ਦੋ ਪੁਸਤਕਾਂ ਲਿਖ ਲਈਏ ਫਿਰ ਇਸ ਤੋਂ ਬਾਅਦ ਆਪਾਂ ਅਹ ਤੁਹਾਡੇ ਤੋਂ ਅਹ ਮੈਂ ਫਿਰ ਅਗਲਾ ਪਾਠ ਸ਼ੁਰੁ ਕਰਦੇ ਹਾਂ ਨਵਾਂ topic ਸਭਿਆਚਾਰ ਕਿਉਂਕਿ ਇਹਦੇ ਤੇ ਇੱਕ ਤਕਰੀਬਨ ਘੰਟਾ ਲੱਗ ਗਿਆ ਆਪਣਾ ਹਾਂਜੀ ਖਾਲਸਾ college ਮੈਂ ਦੱਸ ਦਿੱਤਾ ਫਿਰ ਆਪਾਂ ਸਭਿਆਚਾਰ ਸ਼ੁਰੂ ਕਰਦੇ ਹਾਂ ਫਿਰ ਸਾਡੇ paper two ਦੀ demo ਵੀ ਤੁਹਾਨੂੰ ਮਿਲ ਜਾਊਗੀ ਵੀ ਸਭਿਆਚਾਰ ਆਪਾਂ ਕਿਵੇਂ ਕਰਨਾ ਜਾਂ ਮੈਂ ਕਿਵੇਂ ਕਰਵਾਉਣਾ ਅੰਗਰੇਜ਼ੀ ਪੁਸਤਕਾਂ ਲਿਖੋ english books ਲਿਖ ਸਕਦੇ ਹੋ ਅੰਗਰੇਜ਼ੀ ਪੁਸਤਕਾਂ ਥੋੜ੍ਹਾ ਜਿਹਾ ਹੋਲੀ ਚੱਲਾਂਗਾ ਤਾਂ ਕਿ ਤੁਸੀਂ ਸਾਰੇ note ਕਰ ਸਕੋ ਅੰਗਰੇਜ਼ੀ ਪੁਸਤਕਾਂ ਲਿਖੋ ਗੁਰੂ ਨਾਨਕ ਗੁਰੂ ਨਾਨਕ and his

ਇੱਕ ਉਹਨਾਂ ਨੇ ਲਿਖਿਆ ਸਿਖਿਸਮ ਕਿਉਂਕਿ ਧਰਮ ਦੇ ਪ੍ਰੋਫੈਸਰ ਵੀ ਸੀਗੇ ਨਾਲ ਨਾਲ ਸਿਖਿਸਮ it is ideas ਸਿੱਖ ਧਰਮ ਦੇ ਜਿਹੜੇ ideas ਨੇ ਅਤੇ and ਜਿਹੜਾ institute ਹੈ ਸਿੱਖ ਧਰਮ ਦਾ ਭਾਵ ਜਿਹੜੀ ਸੰਸਥਾ ਹੈ, Institute ਅੰਗਰੇਜ਼ੀ ਵਿੱਚ ਇਹਨਾਂ ਨੇ ਲਿਖਿਆ english ਪੰਜਾਬੀ dictionary ਵੀ ਲਿਖੀ ਦਾ Standard english ਪੰਜਾਬੀ Dictionary Dictionary ਵੀ ਲਿਖੀ note ਕਰ ਲਓ ਜੀ step ਕੀ ਲਿਖਦੇ ਹੋ ਦੇ ਵਿੱਚੋਂ ਆ ਜਾਓ ਅੱਗੇ ਹਾਂਜੀ very good ਬਹੁਤ ਸੋਹਣਾ। ਅਗਰ ਤੁਹਾਨੂੰ ਇਹ class ਪਸੰਦ ਆ ਰਹੀ ਹੈ please like ਕਰ ਦਓ ਤੁਸੀਂ hundred plus ਅਹ live ਹੋ ਤੇ ਇੱਕ ਵਾਰ like ਕਰ ਦਓ ਤੇ ਜ਼ਰੂਰ ਆਪਣਾ comment ਲਿਖ ਕੇ ਤੇ ਰਾਏ ਸਾਡੇ ਨਾਲ ਸਾਂਝੀ ਕਰਿਆ ਕਰੋ। ਤੇ ਇਸ ਤੋਂ ਬਾਅਦ ਮੈਂ ਅਗਲਾ ਅਹ topic ਜਿਹੜਾ ਸਭਿਆਚਾਰ ਦਾ ਸ਼ੂਰੂ ਕਰਨ ਲੱਗਾ ਜੀ ਤੁਸੀਂ ਇਹ note ਕਰ ਲਓ ਤੇਜਾ ਸਿੰਘ ਬਾਰੇ ਮੈਂ ਹੋਰ ਵੀ ਕਾਫ਼ੀ ਕੁਛ ਗੱਲਾਂ ਕਰ ਸਕਦਾਂ ਪਰ ਜਿੰਨੀ ਕੁ ਤੁਹਾਡੇ level ਦੇ ਹਿਸਾਬ ਨਾਲ ਤੁਹਾਨੂੰ ਲੋੜ ਹੈ ਮੈਂ ਸਾਰਾ ਕੁਛ ਦੱਸ ਦਿੱਤਾ ਹੈ। ਤੇ ਹੁਣ ਅੱਗੇ ਆਪਾਂ ਇਸ ਤੋਂ ਬਾਅਦ ਗੱਲ ਕਰਾਂਗੇ ਸਭਿਆਚਾਰ ਦੀ paper two ਦੀ demo ਵੀ ਤੁਹਾਨੂੰ ਮਿਲ ਜਾਊਗੀ। ਬਸ ਮੈਂ ਦੋ ਮਿੰਟ ਸਾਹ ਲੈ ਲਵਾਂ ਫਿਰ ਬੋਲਣਾ ਸ਼ੁਰੂ ਕਰਦਾਂ ਤੇਜਾ ਸਿੰਘ ਜੀ complete ਕਰਵਾ ਦਿਓ ਜੀ ਲਗਭਗ ਰਿਨੂ ਗੋਲ ਜੀ ਤੇਜਾ ਸਿੰਘ complete ਹੈ ਤੇਜਾ ਸਿੰਘ ਦੇ ਨਾ ਅੱਗੇ ਕਾਫ਼ੀ ਅਹ ਇਹਦੀ ਉਹ ਵਿਆਖਿਆ ਹੈ ਆਪਾਂ ਕਰ ਸਕਦੇ ਹਾਂ ਨਿਬੰਧਾਂ ਦੀ।

ਤੇਜਾ ਸਿੰਘ complete ਕਰ ਦਓ ਜੀ। ਨਿਬੰਧਾਂ ਦੀ ਵਿਆਖਿਆ ਤਾਂ ਮੈਂ ਕਰ ਦਿਨਾ ਬੱਚੇ ਪਰ ਇਹ ਆ ਕਿ ਤੁਹਾਨੂੰ ਜਿੰਨੀ ਕੁ ਲੋੜ ਹੈ ਨਾ ਤੇਜਾ ਸਿੰਘ ਦੀ ਓਨਾ ਆਪਾਂ ਅਹ ਕਰਦੇ ਹਾਂ ਅੱਛਾ ਤੇਜਾ ਸਿੰਘ ਨੂੰ ਨਾ ਹੋਰ ਲਿਖ ਲਓ ਤੇਜਾ ਸਿੰਘ ਨੂੰ ਸਾਹਿਤ ਅਕਾਦਮੀ ਪੁਰਸ਼ਕਾਰ ਨਹੀਂ ਮਿਲਿਆ। ਜੇ ਪੁੱਛ ਲੈਣ ਕਿਹਨੂੰ ਨਹੀਂ ਮਿਲਿਆ ਸਾਹਿਤ ਅਕਾਦਮੀ ਤੇਜਾ ਸਿੰਘ ਨੂੰ ਨਹੀਂ ਮਿਲਿਆ ਹੱਕਦਾਰ ਤਾਂ ਸੀਗਾ ਬੰਦਾ ਪਰ death ਹੋ ਗਈ ਫਿਰ ਦਿੱਤਾ ਹੀ ਨੀ ਸਾਹਿਤ ਅਕਾਦਮੀ ਨਹੀਂ ਮਿਲਿਆ। ਹਾਂ ਪੰਜਾਬੀ ਵਾਰਤਕ ਦਾ ਮੋਢੀ ਕਹਿ ਸਕਦੇ ਹਾਂ ਇਹਨੂੰ ਆਪਾਂ ਕਹਿ ਸਕਦੇ ਨੀ ਹੈਗਾ ਹੀ ਆ ਪੰਜਾਬੀ ਵਾਰਤਕ ਦਾ ਮੋਢੀ ਤੇਜਾ ਸਿੰਘ ਦੀ ਗੱਲ ਕਰ ਰਿਹਾਂ ਜੀ ਮੋਢੀ ਤੇਜਾ ਸਿੰਘ ਪੰਜਾਬੀ ਵਾਰਤਕ ਦਾ ਮੋਢੀ ਹੈ ਧਿਆਨ ਵਿੱਚ ਰੱਖਿਓ ਪੰਜਾਬੀ ਵਾਰਤਕ ਦਾ ਮੋਢੀ ਤੇ ਵਾਰਤਕ ਕਿਹੜੀ ਲਿਖਦਾ ਹੈ ਸਾਹਿਤਿਕ ਸੁਭਾ ਵਾਲੀ ਸਾਹਿਤਿਕ ਸੁਭਾ ਵਾਲੀ

ਤੁਹਾਡੇ level ਤੱਕ ਇਹ ਹੀ ਹੈ ਇਹ ਵੀ ਹੈਗਾ, ਜੇ ਹੋਰ ਕਰਨਾ ਮੈਂ ਹੋਰ ਲਿਖ ਦਿਨਾ ਇਹਨਾਂ ਨੇ ਜਿਹੜੇ ਟੀਕੇ ਵਗ਼ੈਰਾ ਕੀਤੇ ਆ। ਹਾਂਜੀ ਪੈਪਸੂ ਵਰਗੇ ਤਾਂ ਦਿੱਤੇ ਆ ਜੀ ਇਨਾਮ ਇਹਨਾਂ ਨੂੰ। ਮੈਂ ਪੜ੍ਹਾਉਨਾ ਨਾ ਕਾਫ਼ੀ ਗਰਮੀ ਆ ਜਾਂਦੀ ਹੈ ਆਲੇ ਦੁਆਲੇ ਬੰਦ ਹੈ ਬੋਲਣ ਕਰਕੇ ਨਾ ਲਗਾਤਾਰ। ਸਵੈ ਜੀਵਨੀ ਦਾ ਧਿਆਨ ਰੱਖਿਓ ਹਮ ਹਾਂਜੀ ਗੰਗਾਦੀਨ ਅਭਿਨੰਦਨ ਗ੍ਰੰਥ ਭੇਟ ਹੋਇਆ ਸੀ ਬਿਲਕੁਲ। ਹਾਂ ਇੱਕ ਹੋਰ ਲਿਖ ਲਓ ਇਹਨਾਂ ਦੇ ਬਾਰੇ ਜੋ ਕਿਹਾ ਜਾਂਦਾ ਇਹਨਾਂ ਨੂੰ ਹਲਕੀ ਫੁਲਕੀ ਵਾਰਤਕ ਲਿਖਣ ਵਾਲਾ ਲੇਖਕ ਹਲਕੀ ਫੁਲਕੀ ਵਾਰਤਕ, ਇੱਕ ਹੋਰ ਚੀਜ਼ ਹਲਕੀ ਫੁਲਕੀ ਵਾਰਤਕ ਲਿਖਣ ਵਾਲਾ ਲਿਖਣ ਵਾਲਾ ਵਾਰਤਕ ਕਾਰ ਹੈ ਤੇ ਨਾਲ ਲਿਖੋ ਵਾਰਤਕ ਸੁੱਧ ਲਿਖਦਾ ਹੈ। ਇਸੇ ਲਈ ਟਕਸਾਲੀ ਕਹਿੰਦੇ ਨਾ ਵਾਰਤਕ ਸੁੱਧ ਭਾਵ ਅਹ ਇਹ ਨੀ ਵੀ ਬਾਅਦ 'ਚ ਤੁਸੀਂ ਬਿੰਦੀਆਂ ਦੀ ਗ਼ਲਤੀ ਕੱਢ ਦਿਓਗੇ। ਕੰਨੇ ਦੀ ਸਿਹਾਰੀ ਦੀ ਬਿਹਾਰੀ ਦੀ ਗਿਣਤੀ ਕੱਢ ਦਓ ਆਹ ਕੀ ਹੋ ਗਿਆ ਆਹ ਕੀ ਹੋ ਗਿਆ ਏਦਾਂ ਨੀ। Sir ਤੁਹਾਨੂੰ ਕਿਵੇਂ ਪਤਾ ਲੱਗੇਗਾ ਸਰੋਜ ਰਾਣੀ ਜੀ level ਬੱਚੇ ਪੜ੍ਹਕੇ ਪਤਾ ਲੱਗਦਾ ਨਾ level ਦਾ ਕਿ ਜਦੋਂ ਮੈਂ MCQ ਇਹਦੇ ਕਰਵਾਊਂਗਾ ਨਾ ਉਦੋਂ ਤੁਹਾਨੂੰ ਪਤਾ ਲੱਗੇਗਾ ਅੱਗੇ ਆ ਜਾਓ ਤੁਸੀਂ ਠੀਕ ਹੈ ਜੀ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਅੱਗੇ ਆ ਜਾਓ, ਹੁਣ ਮੈਂ ਤੁਹਾਡੇ ਨਾਲ ਗੱਲਾਂ ਕਰਾਂਗਾ ਸਭਿਆਚਾਰ ਬਾਰੇ ਇਹ poet ਨੀ ਬੱਚੇ poet ਨਹੀਂ ਹੈ ਵਾਰਤਕ ਕਾਰ ਹੈ। Poet ਤੇ ਵਾਰਤਕ ਦੇ ਵਿੱਚ ਫ਼ਰਕ ਸਮਝੋ। ਠੀਕ ਹੈ ਹਾਂ ਹੁਣ ਆ ਜਾਓ next ਮੈਂ ਹੁਣ ਸਭਿਆਚਾਰ ਬਾਰੇ ਕੱਲ੍ਹ ਕਾਫ਼ੀ ਮੰਗ ਸੀ ਬੱਚਿਆਂ ਦੀ ਤਾਂ ਮੈਂ ਸਭਿਆਚਾਰ ਬਾਰੇ ਤੁਹਾਨੂੰ ਅਹ ਥੋੜ੍ਹੀਆਂ ਜਿਹੀਆਂ ਗੱਲਾਂ ਕਰਵਾ ਦਾ ਠੀਕ ਹੈ ਜੀ। ਆਹ ਇੱਕ ਵਾਰ ਦੇਖ ਲਓ ਜੀ ਮੈਂ ਅਹ ਆ ਦੇਖੋ ਤੁਹਾਡੇ ਲਈ ਸਵਾਲ ਲੈ ਕੇ ਆਇਆਂ, ਇਸ ਤੋਂ ਬਾਅਦ ਆਪਾਂ ਸਵਾਲ ਕਰਨੇ ਹੈ ਤੇ ਸਭਿਆਚਾਰ ਬਾਰੇ ਮੈਂ ਅੱਧਾ ਘੰਟਾ ਲਵਾ ਦੇਵਾਂ, ਇੱਕ ਘੰਟਾ ਹੋ ਗਿਆ ਅੱਧਾ ਘੰਟਾ ਫਿਰ ਅੰਧਾ ਘੰਟਾ ਸਵਾਲ ਤੇ ਫਿਰ ਪੰਜ ਸੱਤ ਮਿੰਟ ਆਪਾਂ ਗੱਲਾਂ ਕਰ ਲਵਾਂਗੇ। ਅਹ ਤੁਹਾਡੇ ਨਾਲ ਜਿਹੜੇ ਵੀ ਕਿਸੇ ਦਾ ਕੋਈ ਸਵਾਲ ਹੋਇਆ end ਤੇ ਹਾਂਜੀ ਹਲਕਾ ਫੂਲਕਾ ਲਿਖਣ ਵਾਲਾ ਜੀ, ਹਾਂਜੀ ਆ ਜਾਓ next ਆ ਜਾਓ ਜੀ ਸਾਰਿਆਂ ਦੀ ਅਹ ਪਰਜੋਰ ਮੰਗ ਤੇ ਆਪਾਂ ਲੈ ਕੇ ਆਏ ਹਾਂ ਜੀ ਸਭਿਆਚਾਰ। ਸਭਿਆਚਾਰ ਸਭਿਆਚਾਰ ਬਾਰੇ ਵੀ ਮੇਰੀ ਆਦਤ ਹੁੰਦੀ ਮੈਂ ਪਹਿਲਾਂ base ਤੋਂ ਕਰਾਵਾਂ ਸਭਿਆਚਾਰ ਦੋ ਸ਼ਬਦਾਂ ਦਾ ਜੋੜ ਮੇਲ ਹੈ ਜੀ ਸਭਿਆ plus ਆਚਾਰ

Culture ਕਿਸ ਭਾਸ਼ਾ ਦਾ ਸ਼ਬਦ ਹੈ ਜੀ ਉਸੇ ਤਰ੍ਹਾਂ ਫਿਰ ਪਹਿਲਾਂ ਦੀ ਤਰ੍ਹਾਂ ਲਾਤੀਨੀ ਭਾਸ਼ਾ ਦਾ ਜਾਣੀ ਕਿ ਲੈਟਿਨ word ਹੈ। ਲੈਟਿਨ word ਹੈ cultura C U L T U R A cultura ਤੋਂ culture ਬਣਿਆ। ਇਹ ਤੋਂ ਅੱਗੇ ਨੀ ਮੈਂ ਜਾਊਂਗਾ ਹਜੇ ਮੈਂ ਰੁੱਕ ਗਿਆਂ, ਇੱਕ ਵਾਰ ਇੰਨਾ note ਕਰ ਲਓ। Cultura

ਤੋਂ ਬਣਿਆ ਸਭਿਆ ਆਚਾਰ ਦੋ ਸ਼ਬਦਾਂ ਦਾ ਜੋੜ ਮੇਲ ਹੈ ਸਭਿਆਚਾਰ, ਸਭਿਆਚਾਰ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਕੀ ਕਹਿੰਦੇ ਆ ਜਾਂ ਹਿੰਦੀ ਵਿੱਚ ਆਪਾਂ ਕੀ ਕਹਿੰਦੇ ਹਾਂ, ਸਭਿਆਚਾਰ ਨੂੰ ਹਿੰਦੀ ਵਿੱਚ ਆਪਾਂ ਕੀ ਕਹਿੰਦੇ ਹਾਂ? ਸਭਿਆਚਾਰ ਸੰਸਕ੍ਰਿਤੀ। ਕੀ ਕਹਿੰਦੇ ਹਾਂ ਆਪਾਂ ਸੰਸਕ੍ਰਿਤੀ ਠੀਕ ਹੈ ਸੰਸਕ੍ਰਿਤ ਨੀ ਸੰਸਕ੍ਰਿਤੀ ਯਾਦ ਰੱਖਿਓ, ਲਓ ਜੀ ਇਹ ਹੋ ਗਿਆ ਹੁਣ ਜਿਹੜਾ meaning ਤੁਹਾਨੂੰ ਪੁੱਛਣ ਤੇ

ਅਹ meaning ਕਰ ਲਓ ਜਿੰਨੇ ਮਰਜ਼ੀ meaning ਕਰ ਲਓ, ਲਓ ਹੁਣ ਮੈਂ ਇੱਕ ਵੱਡੀ ਗੱਲ ਤੁਹਾਨੂੰ ਦੱਸਣ ਲੱਗਿਆਂ, ਜਿਹੜੀ ਸ਼ਾਇਦ ਤੁਸੀਂ ਪੜ੍ਹੀ ਹੋਊਗੀ ਕਈਆਂ ਨੇ ਕਈਆਂ ਦੇ ਧਿਆਨ 'ਚ ਨਹੀਂ ਹੋਊਗੀ।